ਤੇ ਇਹ ਜਿਹੜਾ ਪਿੱਚਰ ਦਾ ਵਿਊ ਏ ਬਹੁਤ ਵਧੀਆ ਏ ਇਹ ਇੱਕ ਸ਼ੋਰੂਮ ਐ ਸ਼ੋਰੂਮ 'ਚ ਮੱਛੀਆਂ ਐਂ।

ਕੁਰਸੀਆ ਬਹੁਤ ਲੱਗੀਆਂ ਲੋਕ ਬੈਠੇ ਹੋਏ ਆ ਲੋਕ ਖੜੇ ਆ।

ਇਹ ਜਿਹੜਾ ਸ਼ੋਰੂਮ ਦਾ ਵਿਊ ਵੇਖਦੇ ਪਏ ਹੋ ਇੱਥੇ ਹਰ ਤਰਾਂ ਦੇ ਸਰਫ ਹਰ ਤਰ੍ਹਾਂ ਦੇ ਸ਼ੈਂਪੂ ਹਰ ਤਰ੍ਹਾਂ ਦੇ--

ਇੱਕ ਕੋਲੇਜ ਹੈ ਕੋਲੇਜ ਦੇ ਵਿੱਚ ਵਿਦਆਰਥੀ ਬਹੁਤ ਪੜ੍ਹਦੇ ਹਾਂ ਆਸੇ ਪਾੱਸੇ ਪੌਧੇ ਲੱਗੇ ਹੋਏਆ ਬੂਟੇ ਲੱਗੇ ਹਾਂ।

ਇਹ ਜਿਹੜਾ ਪਿਕਚਰ ਦਾ ਵਿਊ ਵੇਖ ਰਹੇ ਹੋ ਸ਼ੈਡ ਪਈ ਹੋਈ ਹੈ ਇਕ ਢਾਬਾ ਹ ਬਹੁਤ ਵਧੀਆ ਹ ਲੋਕੀ ਖੜੇ ਐ।

ਏਹ ਜੇਹੜੀ ਪਿਕਚਰ ਦਾ ਵਿਊ ਦੇਖ ਰਹੇ ਹੋ ਇੱਕ ਕੋਂਟਰ ਹੈ ਕੋਂਟਰ ਲੱਸੀ ਦਹੀਂ--

ਗੇਟ ਲੱਗਾ ਹੋਇਆ ਅੱਗੇ ਗੇਟ ਤੇ ਫੁੱਲ ਬੂਟੇ ਬਣੇ ਹੋਏ ਆ ਤੇ ਇੱਧਰ--

ਜੋਗਾ ਬਹੁਤ ਦੁਨੀਆ ਸਿੱਖਦੀ ਏ ਹੋਰ ਵੀ ਲੋਕ ਆਣ ਕੇ ਸਿੱਖਣ ਇਹ ਪਾਰਕ ਬਹੁਤ ਵੱਡੀ ਐ ਇੱਥੇ ਜੋਗਾ ਸਿਖਾਇਆ ਜਾਂਦਾ ਏ।

ਇਹ ਜਿਹੜੀ ਪਿੱਚਰ ਦਾ ਤੁਹੀ ਵਿਊ ਵੇਖ ਰਹੇ ਔ ਇੱਕ ਪਲਾਟ ਬੜਾ ਵੱਡਾ ਹੈ ਪਲਾਟ ਦੇ ਵਿੱਚ--

ਏੱਥੇ ਗੱਡੀਆਂ ਆਣਕੇ ਰੁੱਕ ਦਿਆਂ ਹੈਂ ਬਾਹਰ ਟੇਬਲ ਬਣਿਆ ਹੈ ਇੱਕ ਬੱਚਾ ਖੜਾ ਹੈ।

ਤਰ ਬੋਹੁਤ ਵੱਡਾ ਹੈ ਏੱਥੇ ਬਿਜਲੀ ਜੇਹੜੀ ਬਨਦੀ ਹੈ ਬਿਜਲੀ ਸਾਰੀ ਸਪਲਾਈ ਏੱਥੋਂ ਕੀਤੀ ਜਾਂਦੀ ਹੈ।

ਇਹ ਬਹੁਤ ਵੱਡਾ ਬਿਜਲੀ ਦਫ਼ਤਰ ਹੈ ਇੱਥੇ ਬੜੇ ਬੜੇ ਵੱਡੇ ਟ੍ਰਾਂਸਫਾਰਮ ਲੱਗੇ ਹੋਏ ਹੈਂ ਅੰਦਰ ਬਹੁਤ ਬਹੁਤ ਵੱਡੇ।

ਇੱਟਾਂ ਦੇ ਨਾਲ ਚਾਰਦੀਵਾਰੀ ਕੀਤੀ ਹੋਈ ਹੈ ਇੰਜੀਨੀਅਰ ਊਪਰ ਖੜਾ ਹੈ ਆਸੇ ਪਾੱਸੇ ਪੌਧੇ ਲੱਗੇ ਹੋਏ ਹੈਂ ਆਸੇ ਪਾੱਸੇ ਊਪਰ ਨੂੰ।

ਜਨਮਦਿਨ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਤੇ ਕੁੜੀਆਂ ਨੱਚਦੀਆਂ ਪਈਆਂ ਤੇ ਕੁੜੀਆਂ ਮਹਿੰਦੀ ਹੱਥਾਂ ਤੇ ਲਾਈ ਹੋਈ ਹੈ ਤੇ ਊਪਰ ਪੱਘ ਪਘਾਨੇਂ ਲੱਗੇ ਹੋਏ ਆ।

ਇਹ ਮੇਲਾ ਬਹੁਤ ਭਾਰੀ ਲੱਗਿਆ ਹੋਇਆ ਐ ਮੇਲੇ ਤੇ ਕੱਠ ਹੈ ਕਾਰਾਂ ਕੂਰਾਂ ਨੰਘਦਿਆਂ ਪਈਐਂ।

ਗੱਡੀ ਰੇਲਵੇ ਦਾ ਫਾਟਕ ਹੈ ਫਾਟਕ ਬੰਦ ਹੈ ਏੱਥੇ ਝੋਪ ਦੁਕਾਨਾਂ ਬੋਹੁਤ ਲੱਗੀਆਂ ਮੇਲਾ ਬੋਹੁਤ ਭਾਰੀ ਹੈ ਤੇ ਲੋਕੀਂ ਦੁਕਾਨਾਂ ਤੋਂ ਖਰੀਦ ਖਰੀਦਾਂ ਖਰਿਯੋਦਾਈ ਕਰ--

ਬਣੇਯਾ ਹੋਇਆ ਪਾਣੀ ਆਲ਼ਾ ਝਰਨਾ ਆਸੇ ਪਾੱਸੇ ਪੌਧੇ ਲੱਗੇ ਹੋਏ ਹੈ ਖਜੂਰਾਂ ਦੇ ਬੂਟੇ ਲੱਗੇ ਹੈਂ ਹੋਰ ਵੀ ਤਰਹਾਂ ਤਰਹਾਂ ਦੇ ਬੂਟੇ ਲੱਗੇ ਹੈ।

ਇਹ ਜਿਹੜਾ ਦੁਕਾਨ ਦਾ ਵਿਊ ਵੇਖ ਰਹੇ ਹੋ ਇੱਕ ਟੀ ਸਟਾਲ ਹੈ ਇਹ ਚਾਹ ਦੀ ਦੁਕਾਨ ਹੈ ਚਾਹ ਬੰਦੇ ਪੀ ਰਹੇ ਹਾਂ।

ਹਰ ਤਰਾਂ ਦੇ ਸੈਂਪਲ ਟੈਸਟ ਹੁੰਦੇ ਨੇ ਖੂਨ ਦਾ ਬਲੱਡ ਦਾ ਹਰ ਤਰ੍ਹਾਂ ਦੇ ਬਿਮਾਰੀਆਂ ਦੇ ਟੈਸਟ ਹੁੰਦੇ ਐ ਇਹ ਲੈਬੋਰਟਰੀ ਬਹੁਤ ਵਧੀਆ ਹੈ।

ਇਹ ਜਿਹੜੀ ਤੁਸੀਂ ਦੁਕਾਨ ਦਾ ਵਿਊ ਵੇਖ ਰਹੇ ਹੋ ਵਿਊ ਬਹੁਤ ਵਧੀਆ ਆਟੇ ਦੀਆਂ ਥੈਲੀਆਂ ਪਈਆਂ ਐ।

ਬੰਦੇ ਖੜੇ ਆ ਸਮਾਨ ਲੈ ਕੇ ਖੜੇ ਆ ਬੋਰਡ ਲੈ ਕੇ ਇੱਕ ਬੰਦਾ ਖੜਾ ਇਧਰ ਦਫਤਰ ਬਣਿਆ ਹੋਇਆ ਬਹੁਤ ਵੱਡਾ--